ਹੋਏ ਤੇ, ਤੇ ਫਿਰ ਹੀ ਆ ਹੋਰ ਠੀਕ ਆ। ਸਿਹਤਾਂ ਠੀਕ ਹੈ।

ਹੋਰ ਗੱਲਾਂ ਬਾਤਾਂ ਗੱਲਾਂ ਬਾਤਾਂ ਠੀਕ ਆ। ਠੀਕ ਆ।

ਤੂੰ ਸਮਾਨ ਵੀ ਲਿਆਂਦਾ ਸਾਰਾ?

ਠੀਕ ਹੈ ਹੋਰ ਫਿਰ। ਹੋਰ ਵਧੀਆ। ਠੀਕ ਹੈ ਕਾਸੀ ਫਿਰ ਹੈਂ ਫਿਰ ਕਰਨੀ ਆ। ਚੰਗਾ ਚੰਗਾ। ਬਈ ਇਹ ਬਸਤਰ ਐ ਜਿਹੜਾ ਕਪੜਾ ਰੁਮਾਲ ਦਾ ਤੈਨੂ ਮਿਲਿਆ ਕਿਥੋਂ ਐ?

ਤੀਰਅੰਦਾਜ਼ੀ ਵਾਲਾ ਤੀਰਾਂ ਦੇ ਪੱਥੇ ਨਾਲ਼ ਓਹਦਾ ਮੋਡਾ ਭਰਿਆ ਹੋਇਆ ਐ ਏਹੀ ਜਹੀ ਅਕਲ ਸ਼ਕਲ ਖੱਦਰ ਦੇ ਕੱਪੜੇ ਪਹਿਨੇ ਹੋਏ ਐ ਯਾਨੀਕਿ ਓਸ ਬੰਦੇ ਕੋਲੋਂ ਮੈਂਨੂੰ ਪ੍ਰਾਪਤ ਹੋਈ ਐ ਹੁਣ ਬਾਦਸ਼ਾਹ ਨੇ ਹੁਕਮ ਕਰਤਾ ਕਹਿੰਦਾ ਵੀ ਮੇਰੀ ਲੜਕੀ ਦੇ ਬਾਗ ਚ ਆਇਆ ਸੀ ਕੋਈ ਫੰਦਾ , ਉਹ ਬੰਦੇ ਦੀ ਭਾਲ ਕਰੋ ਮੂਹ ਮੰਗਵਾ ਮੈਥੋਂ ਇਨਾਮ ਮਿਲੂ ਹੁਣ ਚੱਲ ਪਈ ਭਾਲ ਜਾਰੀ ਹੋਗੀ police man ਹੋਰ ਰਾਜ ਦੇ ਬੰਦੇ ਸਾਰੀ ਦੁਨੀਆ ਭਾਲਣ ਲੱਗ ਗਈ, ਕਿਹਾ ਜਿਹਾ ਬੰਦਾ ਐ, ਕਿੱਧਰ ਨੂੰ ਬਗ ਗਿਆ ਕੀ ਐ ਹੋਲੀ ਹੋਲੀ ਅਖੀਰਕਾਰ ਓਸ ਫਿਰ ਰਾਹੀ ਦੀ ਭਾਲ ਹੋਗੀ ਜਿਹੜਾ ਕਿ ਅਕਾਲ ਪੁਰਖ ਨੂ ਲੱਭਦਾ ਫਿਰਦਾ ਐ ਹੁਣ ਮਹਰਾਜ ਪਾਉਣ ਔਖਾ ਬਹੁਤ ਐ, ਹਰੇਕ ਦੇ ਵੱਸ ਦੀ ਗੱਲ ਨੀ ਹੁਣ

ਥਿਆਊਗੀ ਕਦੇ, ਰਹਿੰਦੀ ਕਿੱਥੇ ਐ ਹੁਣ ਕਰੇ ਕਰਾਏ ਆਪੇ ਆਪ ਮਾਨਿਸ਼ ਕੇ ਨਾਹੀ ਕਿਸ਼ਹਾਥ ਓਹਨੇ ਅਕਾਲ ਪੁਰਖ ਨਾਲ਼ ਲਿਵ ਲਾਈ ਵੀ ਅਕਸ਼ ਸੱਚੇ ਪਾਤਸ਼ਾਹ ਦਸੋ ਮੈਂ ਹੁਣ ਕਿਵੇ ਕਰਾ ਉਦੋਂ ਇੱਕ ਹੋਰ scheme ਲੱਭੀ ਓਹਨੇ ਸੋਚਿਆ ਵੀ ਆਪਾਂ ਬਾਦਸ਼ਾਹ ਤੋਂ ਮੋਹਲਤ ਮੰਗ ਹੁਣ ਇੱਕ ਲਕਤ ਬਣਨ ਵਾਲਾ ਤਾਂ ਕੰਮ ਨੀ ਇਹ ਓਹਨੇ ਸੋਚਿਆ ਰਾਤ ਨੂ ਸੁੱਤੇ ਪਏ ਨੇ ਵੀ ਤੜਕੇ ਨੂ ਬਾਦਸ਼ਾਹ ਨੂ ਐ ਕਹਾਂਗੇ ਵੀ ਮੈਂਨੂੰ ਇੱਕ ਸਾਲ ਦੀ ਮੋਹਲਤ ਦਿਉ ਮੈਂ ਤਾਂ ਹੀਂ ਚੀਜ਼ ਪ੍ਰਾਪਤ ਕਰ ਕੇ ਦਿਊਗਾ ਨਹੀਂ ਮੈਂਨੂੰ ਮਿਲਣੀ ਨੀ ਭਾਵੇ ਮੈਂਨੂੰ ਮਾਰੋ ਚਾਹੇ ਛੱਡੋ ਦਿਨ ਚੜ ਗਿਆ, ਸੂਰਜ ਉਦੈ ਹੋਗਿਆ, ਬਾਦਸ਼ਾਹ ਰਾਜਨ ਨੇ ਦਰਬਾਰ ਲਾ ਲਿਆ ਆਪਣਾ ਦਰਬਾਰ ਵਿੱਚ ਓਹ ਰਾਹੀ ਵਿਚਾਰਾ ਪੇਸ਼ ਹੋ ਗਿਆ ਪੇਸ਼ ਹੋ ਕੇ ਉਹਨੇ ਬਾਦਸ਼ਾਹ ਨੂ ਕਹਿਣ ਲੱਗਿਆ ਰਾਜਨ ਇਹ ਸ਼ਰਤ ਮੈਂ ਤੁਹਾਡੀ ਪੂਰੀ ਕਰਦੂਗਾ ਜਿਹੜੀ ਮੇਰੀ duty ਲੱਗੀ ਐ ਪਰ ਇੱਕ ਸਾਲ ਮੈਂਨੂੰ ਸਮਾਂ ਲੱਗਣਾ ਤਾਂ ਇਹ ਚੀਜ਼ਾਂ ਮਿਲਣਗੀਆ ਨਹੀਂ ਮੈਂ ਇਹ ਚੀਜ਼ ਪ੍ਰਾਪਤ ਨੀ ਕਰ ਸਕਦਾ, ਬਾਦਸ਼ਾਹ ਕਹਿੰਦਾ ਵੀ ਜਿਵੇ ਹੁਕਮ ਹੁਣ ਕੋਈ ਵੀ ਚੀਜ਼ ਆਪਾਂ ਪ੍ਰਾਪਤ ਕਰਨੀ ਓਹਨੂ ਭਾਲਣ ਨੂ ਸਮਾਂ ਤੇ ਲੱਗਦਾ ਐ ਰਾਜਾ ਕਹਿੰਦਾ ਵੀ ਦਿੱਤਾ ਤੈਨੂ ਸਾਲ ਪਰ ਮਿੱਤਰਾਂ ਹੁਣ ਇੱਕ ਸਾਲ ਦੀ ਮੋਹਲਤ ਲੈ ਕੇ ਬਾਦਸ਼ਾਹ ਤੋਂ ਓਹਨੇ ਸ਼ੇਰ ਨੇ ਕੀ ਕਰਿਆ ਬਾਦਸ਼ਾਹ ਨੂ ਕਹਿਣ ਲੱਗਿਆ ਵੀ ਇੱਕ ਤਾਂ ਤੇਰੇ ਏਸ ਯਾਨੀਕਿ ਜਨਾਨੇ ਬਾਗ ਚ ਮੇਰਾ ਛੋਟਾ ਜਿਹਾ ਮਹਲ ਪਾਦੇ ਇੱਕ ਬੰਦਾ ਰਹਿਣ ਵਾਸਤੇ ਬਾਕੀ ਮੇਰੇ ਭੋਜਨ ਪਾਣੀ ਦਾ ਇੰਤਜ਼ਾਮ ਕਰਦੇ ਮੈਂ ਹਰ ਰੋਜ਼ ਭਾਲ ਕਰਿਆ ਕਰੁਗਾ ਬਾਦਸ਼ਾਹ ਕਹਿੰਦਾ ਵੀ ਹੋਗਿਆ ਸਬ ਕੁਛ ਹੁਣ ਤੜਕੇ ਨੂ ਘੋੜਾ ਖੋਲ ਕੇ, ਹੋਕੇ ਸਵਾਰ ਏਹ ਰਾਹੀ ਵਿਚਾਰਾ ਚੱਲ ਪਿਆ ਕਰੇ ਅੱਜ ਕਿਤੇ ਕੱਲ੍ ਕਿਤੇ ਵੀਹ ਕੁ ਇਹ ਹੀ ਹਾਂ ਏ ਏਸ ਬੰਦੇ ਨੇ ਤਹਿ ਕਰਿਆ ਇਹਨੁ ਕਿਤੋਂ ਕੋਈ ਨਾ ਪਰਦਾ ਉੱਠਿਆ ਵੀ ਨੈਣ ਕਿੱਧਰ ਨੂ ਚਲੇ ਗਈ ਨੈਣ ਦੇ ਟਿਕਾਣੇ ਦਾ ਪਤਾ ਨਾ ਲੱਗਿਆ ਪਰ ਕਾਰਣ ਕਹਿੰਦੇ ਛੇ ਮਹੀਨੇ ਟੱਪ ਗੇ ਪੂਰੇ ਸੱਤਵਾਂ ਮਹੀਨਾ ਨੇ ਆ ਕੇ ਚੜਿਆ ਓਹਨੇ ਦੇਖਿਆ ਵੀ ਮਨਾਂ ਛੇ ਮਹੀਨੇ ਲੰਘ ਗਏ ਆਪਣੇ ਮਹੀਨੇ ਬਾਕੀ ਰਹਿ ਗਏ ਛੇ ਆਪਣੀ ਮੌਤ ਵੀ ਆਉਣ ਵਾਲੀ ਐ ਮੂਹਰੇ, ਓਹਨੇ ਕੀ ਕਰਿਆ ਫੇਰ ਫੇਰ ਪੰਜਾਹ ਕੋਹ ਨੂ ਲੱਗ ਗਿਆ ਘੋੜਾ ਜਾਣ ਨੂੰ ਲੱਗਿਆ ਉਡਾਰੀ ਮਾਰਨ ਫੇਰ ਘੋੜਾ ਲੱਗਿਆ ਕਰੇ ਹਰ ਰੋਜ਼ ਤਕੜਾ ਹੋਈ ਗਿਆ ਅਵਦੇ ਸ਼ਰੀਰ ਦੀ ਵੀ ਸੇਵਾ ਰੱਖੀ ਓਹਨੇ ਸੋਚਿਆ ਵੀ ਮਰਨਾ ਤਾਂ ਇੱਕ ਦਿਨ ਸਭ ਨੇ ਬਈ ਜਿਦੇ ਆਪਣੀ ਹੋਣੀ ਆ ਗਈ ਆਪਾਂ ਮਰਜਾਂਗੇ ਇੱਕ ਜਗਾ ਲਿਖਿਆ ਐ ਬਈ ਦਾਤਾ ਤੇ ਭਗਤ ਸੂਰਮਾ ਤਿੰਨੇ ਹੀਂ ਜੱਗ ਜਿਉਂਦੇ ਨੇ

ਇਹਨਾਂ ਦੇ ਦਿਮਾਗ ਵਿੱਚ ਵਿਸ਼ਵਾਸ਼ ਵਸਿਆ ਹੁੰਦਾ ਐ ਬਈ ਜੋ ਕਰਨਾ ਐ ਮਾਲਕ ਨੇ ਅਪਣੇ ਵਸ ਦੀ ਗੱਲ ਨੀ ਹੈ ਵੀ ਨੀ ਵੀ ਬੰਦਾ ਆਪ ਕੁਸ਼ ਕਰਦੇ ਜੇ ਬੰਦਾ ਕਰ ਸਕਦਾ ਹੋਊ ਕੁਸ਼ ਧਰਤੀ ਪੁੱਠੀ ਕਿਹੜਾ ਨਾ ਕਰਦੇ ਬੰਦੇ ਦੇ ਵਸ ਦੀ ਗੱਲ ਨੀ ਅਕਾਲ ਪੁਰਖ ਦੇ ਵਸ ਐ, ਕਰੇ ਕਰਾਵੈ ਆਪੇ ਆਪ ਮਾਣਸ ਕੇ ਕੁਸ਼ ਨਾਹੀ ਹਾਥ, ਬੰਦਾ ਤਾਂ ਵਿਚਾਰਾ ਉਹੀਂ ਹਉਮੈ ਵਿੱਚ ਫੁਲਿਆ ਰਹਿੰਦਾ ਐ ਏਸ ਬੰਦੇ ਨੇ ਜਦੋਂ ਪੰਜਾਹ ਪੋਹ ਨੂ ਆਪਣਾ ਘੋੜਾ ਕਰਿਆ ਨਾ ਸਿੱਧਾ, ਅਕਾਲ ਪੁਰਖ ਹੋਇਆ ਖੁਸ਼ ਇੱਕ ਦਿਨ ਓਸੇ ਨੈਣ ਦੇ ਆਸ਼ਰਮ ਜਾਂ ਵੜਿਆ ਇਹ ਬੰਦਾ ਹੋਲੀ ਹੋਲੀ ਓਸ ਆਸ਼ਰਮ ਦੇ ਵਿੱਚ ਇੱਕ ਬਹੁਤ ਸੋਹਣੀ ਸੂਰਤ, ਲਮੀ ਲੰਜੀ, ਲੜਕੀ ਸਾਢੇ ਛੇ ਸੱਤ ਫੁੱਟ ਕੱਦ, ਗੋਰਾ ਚਿੱਟਾ ਭੂਰਾ ਰੰਗ ਲਾਲ ਨੇਤਰ ਲਾਲ ਬਸਤਰ ਸੀ ਓਹ ਲੜਕੀ ਓਸੇ ਨੈਣ ਦੀ, ਓਹ ਲੜਕੀ ਦੇ ਕੋਲੇ ਚਲਿਆ ਗਿਆ ਘੋੜਾ ਲੈ ਕੇ ਲੜਕੀ ਦਾ ਮਨ ਭਰ ਗਿਆ ਕਿਓਕਿ ਕਰਨ ਵਾਲੇ ਨੂ ਪਤਾ ਐ ਸਭ ਕਾਸੇ ਦਾ, ਇਹ ਦੇਵਤੇ ਦੈਤਾ ਦੇ ਘਰੇ ਵੀ ਚਲੈ ਜਾਂਦੇ ਨੇ ਦੈਂਤ ਦੇਵਤਿਆ ਦੇ ਵੀ ਆ ਜਾਂਦੇ ਨੇ

ਹੁਣ ਪਿਆਰ ਇੱਕੋ ਏਹੋ ਜਹੀ ਚੀਜ਼ ਐ ਇਹ ਇੱਕ ਦਿਲ ਅਤੇ ਦਿਮਾਗ ਨੂ ਇੱਕ ਦੂਜੇ ਦੇ ਨੂ ਕਬਜ਼ੇ ਕਰ ਲੈਂਦਾ ਐ ਪਿਆਰ ਵਿੱਚ ਵੀ ਜੀਂਦੀਆ ਦੋਨੇ ਰੂਹਾਂ ਉਹ ਲੜਕੀ ਨੇ ਸਭ ਕੁਜ ਦਸਤਾ ਕਹਿੰਦੀ ਜਿ ਤੁਸੀਂ ਏਹ ਦੱਸੋ ਕਿਹੜੇ ਦੇਸ਼ ਦੇ ਬੰਦੇ ਓ? ਮੇਰੀ ਮਾਂ ਨੇ ਤਾਂ ਸੋ ਸੋ ਕੋਹ ਤੱਕ ਰੋਹੀ ਖਾਲੀ ਕਰਤੀ, ਤੁਸੀਂ ਇੱਥੇ ਆ ਕਿਵੇ ਗਏ ਓਹ ਕਹਿੰਦਾ, ਐ ਦੱਸੋ ਜੀ ਮੈਂ ਤਾਂ ਅਰਸ਼ਾ ਦਾ ਪੁੱਤ ਆ ਮੈਂ ਜ਼ਮੀਨ ਤੇ ਨੀ ਰਹਿੰਦਾ, ਵੀ ਮੈਂਨੂੰ ਤੇਰੀ ਮਾਂ ਭਾਲ ਲਊ ਮੈਂ ਤਾਂ ਦੋ ਮਿੰਟਾਂ ਚ ਚਲਿਆ ਜਾਂਦਾ ਉਹ ਕਹਿੰਦੀ ਫਿਰ ਮੇਰੀ ਮਾਂ ਆਉਣ ਵਾਲੀ ਐ ਪੰਜਵੇ ਸੱਤਵੇ ਦਿਨ ਓਹ ਗੇੜਾ ਮਾਰਦੀ ਐ ਘਰੇ ਜਦ ਮੇਰੀ ਮਾਤਾ ਆਗੀ ਮੈਂ ਤੇਰੀ ਮੱਖੀ ਬਣਾ ਕੇ ਉਰੇ ਚਿਪੇਦੂਗੀ ਕਾਸਾ, ਤੇਰਾ ਪਤਾ ਨੀ ਲੱਗਣਾ ਹੋਲੀ ਹੋਲੀ ਆਪਾਂ ਦੱਸ ਦਿਆਗੇ ਯਾਰ ਹੋਵਾਂਗੇ ਹੁਣ ਏਸੇ ਦਿਨ ਹੀਂ ਹੋਇਆ ਜਦ ਡੈਣ ਆਉਣ ਦਾ ਟੈਮ ਹੋਗਿਆ ਉਹ ਲੜਕੀ ਨੂ ਪਤਾ ਲੱਗਿਆ ਜਦੋਂ ਓਹ ਲੱਗੀ ਨਾ ਆਦਮਬੋ ਆਦਮਬੋ ਕਰਨ, ਲੜਕੀ ਨੇ ਮਾਰ ਕੇ ਜਾਦੂ ਬਣਾ ਕੇ ਮੱਖੀ ਅਬਦੇ ਪ੍ਰੇਮੀ ਨੂ ਇੱਕ ਦਰੱਖਤ ਸੀ ਵੇਹੜੇ ਚ ਪਿੱਪਲ ਦਾ ਉਹਦੇ ਨਾਲ਼ ਚਿਪੇਤਾ ਹੁਣ ਦੈਤਾ ਨੂ ਰਕਸ਼ਾਂ ਨੂ ਏਹਨਾ ਨੂ ਆਉਂਦੀ ਐ ਵਾਸ਼ਨਾ, ਮਰਦ ਦੀ ਤੇ ਹੋਰ ਹਰੇਕ ਚੀਜ਼ ਦੀ ਵਾਸ਼ਨਾ ਆਉਂਦੀ ਐ ਹੁਣ ਡੈਣ ਜਦ ਘਰ ਆਈ ਉਹਨੇ ਆ ਕੇ ਵਾਸ਼ਨਾ ਲਈ ਕਹਿੰਦੀ ਧੀਏ ਅਪਣੇ ਘਰ ਚੋਂ ਮਰਦ ਦੀ ਵਾਸ਼ਨਾ ਆਉਂਦੀ ਐ

ਤੂ ਬੰਦੇ ਖਾਣੀ ਅਪਣੇ ਘਰ ਚ ਕਿਥੋਂ ਆਗਿਆ ਮਰਦ, ਉਹ ਕਹਿੰਦੀ ਮਾਰ ਭਾਂਵੇ ਛੱਡ ਆਉਂਦੀ ਵਾਸ਼ਨਾ ਜਰੂਰ ਐ ਦੱਸਨਾ ਤੈਨੂ ਲਾਜ਼ਮੀ ਪਊਗਾ, ਅਖੀਰ ਲੜਕੀ ਦੋ ਤਿੰਨ ਦਿਨਾ ਚ ਮਜ਼ਬੂਰ ਕਰ ਗਈ ਉਹਣੂ ਫੇਰ ਦੱਸਣਾ ਪਿਆ ਆਪਣਾ ਮੰਤਰ ਜੰਤਰ ਕਰਕੇ ਪਰੇ ਮੱਖੀ ਤੋਂ ਉਹਨੂ ਮਰਦ ਬਨਾਤਾਂ ਉਹ ਕਹਿੰਦੀ ਮਾਤਾ ਪਹਿਲਾਂ ਬਚ ਜਾਂਦੇ ਤਿੰਨ ਤੈ ਇਹ ਬੰਦੇ ਨੂ ਕਹਿਣਾ ਕੁਸ਼ ਨੀ, ਇਹ ਐ ਤੇਰਾ ਜਮਾਈ, ਮੈਂ ਇਹਦੇ ਘਰਵਾਲੀ, ਸਾਡਾ ਹੋਗਿਆ ਰਿਸ਼ਤਾ ਕੈਮ, ਹੁਣ ਤੂ ਜ ਮੇਰੀ ਨੀ ਮੰਨਦੀ ਗੱਲ ਬਾਤ ਤਾਂ ਦੱਸਦੇ

ਪੁੱਤਰ ਬਣਾ ਲਿਆ ਧੀ ਨੂੰ ਦੇ ਕੇ ਉਹ ਕਹਿੰਦਾ ਮਾਤਾ ਜੀ ਫਿਰ ਇੱਕ ਮੇਰਾ ਕੰਮ ਐ ਮਾੜਾ ਜਿਹਾ ਉਹ ਕਰਦੇ, ਉਹ ਕਹਿੰਦੀ ਕੀ ਕਰਾ ਬੱਚੇ ਉਹ ਕਹਿੰਦਾ ਮਾਤਾ ਏਹ ਆਹ ਦੇਖ ਰੁਮਾਲ

ਨਹੀਂ ਮੈਂ ਸਣੇ ਬੱਚੇ ਤੇ ਨਾਲੇ ਤੇਰੀ ਇਹ ਆਹ ਜਿਹੜੀ ਧੀ ਬੈਠੀ ਐ ਹੁਣ ਤਾਂ ਮੈਂਨੂੰ ਕਹਿਣਾ ਪਾਊਗਾ ਨਾ

ਹੋਰ ਕਿ ਹਾਲ ਚਾਲ ਆ ਜੀ ਥਾਡਾ

ਹੋਰ

ਬਸ ਵਧਿਆ ਯਾਰ ਬਾਸੀਆਂ ਆਉਣ ਡੀਆ ਮੈਨੂੰ ਤੇ ਹਾਏ ਸਹੀ ਗੱਲ ਆ ਨੀਂਦ ਆਈ ਬੜੀ ਜਾਦਾ ਬਹੁਤ ਜਾਂਦਾ ਨੀਂਦ ਆਉਂਦੀ ਬਹੁਤ ਜਾਦਾ

ਇਸ ਕਮਰੇ ਚ ਮੱਛਰ ਬੜਾ ਲੜੀ ਜਾਣ ਡੇਆ ਅੱਛਾ ਫੇਰ ਤੈਨੂੰ ਪਤਾ ਹੀ ਆ

ਆਹੋ ਉਗਲ ਤੇ ਰੱਖ ਲੈਣਾ ਹੀ ਆਹ ਕਛੁਆ ਕਛੁਆ ਏਹਨੂੰ ਦੇ ਕੇ ਤੇ ਮਲਕਾ ਨੂੰ ਨਾਲ ਫਰਾਹਾ ਦੇਣਾ ਸੀ ਮਗਰ ਮਗਰ

ਨਹੀਂ ਬੋਲਿਆ

ਅੰਦਰ ਸੋਂਦੇ ਰਹੇ ਤੇ ਉਹ ਲਵਾ ਲਂਦੇ ਰਹੇ ਤੇ ਉਹ ਲਵਾ ਲਂਦੇ ਰਹੇ ਮਸ਼ੀਨ ਜੀ ਅੱਛਾ ਮਸ਼ੀਨ ਲਾਉਂਦੇ ਓ

ਆਹ ਇਹ ਤੇ ਗੱਲ ਹੈ ਤਾਡੇ ਜਮਾਨੇ ਵੇਲੇ ਕਿ ਹੀ ਮੋਬਤੀਆਂ ਆਹ ਮੋਬਤੀਆਂ ਲਾਉਂਦੇ ਰਹੇ ਆਹ ਨਹੀਂ ਓਹੀ ਜਾਲੀਆਂ ਜਾਲੀਆਂ ਲਾਉਂਦੇ ਹੁੰਦੇ ਸੀ ਲੋਕੀਆਂ ਜਾਲੀਆਂ ਵੀ ਲਾਉਂਦੇ ਰਹੇ ਮੋਬਤੀਆਂ ਵੀ ਜਗਾ ਕੇ ਸਾਰੀ ਰਾਤ ਬਤੀ ਨੀ ਆਉਂਦੀ ਰਹੀ ਸਚੀ ਕੀਤੇ ਤੂੰ ਮੱਛਰਦਾਨੀ ਦੀ ਗੱਲ ਤਾ ਨੀ ਕਰਦੀ

ਅਹ ਮੇਨੂ ਤੇ ਨਾਮ ਹੀ ਚੇਤਾ ਪੁਲ ਗਿਆ ਓਹਦਾ ਸੂਟ ਲੈ ਕੇ ਆਉਣਾ ਇਕ ਸੋਹਣਾ ਜੇਹਾ ਹੁਣ

ਆਹ ਉਹ ਨਵਾਂ ਜਾ ਨੀ ਕਲਰ ਚਲੇਆ ਕਿ ਓਹਨੂੰ ਕਹਿੰਦੇ ਆ ਕੇਹੜਾ ਲਵੇ ਲੈਂਡਰ ਕਿ ਕਹਿੰਦੇ ਓਹਨੂੰ ਆਹ ਬਲੈਂਡਰ ਹੀ ਖਨੀ ਕਹਿੰਦੇ ਪਤਾ ਨੀ ਕਿ ਕਹਿੰਦੇ ਆ ਏਦਾਂ ਦਾ ਹੀ ਨਾਂ ਕੋਈ ਓਹਦਾ ਹੁਣ ਤੇ ਉਹ ਬੜੇ ਚੱਲਣ ਡਏ ਆ ਚਿੱਟੇ ਦੇ ਵਿੱਚ ਜਾਮਨੂੰ ਪ੍ਰਿੰਟ ਬੜਾ ਸੋਹਣਾ ਬੜਾ ਸੋਹਣੇ ਚੱਲਣ ਡਏ ਨੇ ਓਹਨੂੰ ਕਹਿੰਦੇ ਈ ਓ ਬਲੈਂਡਰ ਆਹ ਮੈ ਆਪ ਦੇ ਕੇ ਆਈ ਆ ਮੈ ਵੀ ਲੇਆ ਵਾ ਮੈ ਵੀ ਦੇ ਕ ਆਈ ਸਿਣਾ ਮਹਾ ਸਾਡੇ ਸਾਡੇ ਇੱਥੇ ਗਲੀ ਚ ਆ ਨਾ ਤਿੰਨ ਤਿੰਨ ਸੋ ਦੇ ਮਰਜਾਣਾ ਦੇ ਕੇ ਗਿਆ ਤੇ ਮਨੁ ਆਂਦਾ ਸੀ ਏਹੇ ਸਾਡੇ ਚਾਰ ਸੋ ਦਾ ਵਾ

ਅਹ ਨੀ ਪੰਜ ਮੀਟਰ ਨੀ ਸਾਡੇ ਚਾਰ ਮੀਟਰ ਕੱਪੜਾ ਨਿਕਲਦਾ ਹੀ ਓਹਤੋਂ ਵੀ ਵਿੱਚ ਅਦਾ ਕਾਣਾ ਓਹਨੇ ਵੀ ਵਿਚਾਰੀ ਨੇ ਪਹਿਲਾ ਕੱਟ ਕੁੱਟ ਕੇ ਤੇ ਸਹੀ ਕੀਤਾ ਹੀ

ਟਾਈ ਸੋ ਦਾ ਪੀਸ ਹੁਣ ਹਣਾ ਚੱਲਣ ਬੜਾ

ਆਹ ਤਾ ਤਾਈਓਂ ਟਾਈ ਸੋ ਦਾ ਪੀਸ ਕਿਤਾ ਇਧਰ ਸਾਡੇ ਮੈ ਤਾ ਆਪ ਲੇਓਣਾ ਵਾ ਆਹ ਮੈਂ ਵੀ ਉਹੀ ਸੋਚਿਆ

ਮਲਕਾ ਨੀ ਕਲਾ ਮੈ ਓਹਦਾ ਕਮੀਜ਼ ਦਾ ਹੀ ਟੋਟਾ ਕਲਾ ਕਮੀਜ਼ ਦਾ ਹੀ ਟੋਟਾ ਟਾਈ ਸੋ ਦਾ ਕਲਾ ਕਮੀਜ਼ ਦਾ ਈ ਹੈਲੋ

ਓਦਣ ਮੈ ਪੁੱਛ ਕੇ ਹੀ ਆਈ ਹੀ ਤੇ ਫੇਰ ਕਾਮ ਉਥੇ ਹੀ ਆ ਜਾਂਦਾ ਅੜੀਏ ਆਹ ਤਾਡੇ ਏਧਰ ਸਗੋਂ ਫੇਰ ਵੀ ਸਸਤਾ ਪੈ ਗਿਆ

ਨਾਲ ਚੂਨੀ ਵੀ ਨਾਲ ਹੀ ਆ ਤੇ ਫੇਰ ਤੇ ਠੀਕ ਆ ਨਹੀਂ ਇਹ ਠੀਕ ਆ

ਆਹ ਤੇ ਮੈਂ ਇਹਦੇ ਨਾਲ ਸਗੋਂ ਲੜ ਦੀ ਆ ਪਾਈ ਏਨਾ ਵੀ ਮੇਹਾ ਤੂੰ ਮੈਨੂੰ ਮਹਿੰਗਾ ਦੇਕੇ ਗਿਆ ਵਾ ਤੇ ਮੈ ਤਿੰਨ ਸੋ ਰੁਪਇਆਂ ਹੀ ਦੇਣਾ ਤੈਨੂੰ ਜਿਦਣ ਪਾਈ ਆਊਗਾ ਤੇ ਮੇਰੇ ਲਈ ਵੀ ਲੈ ਛੱਡੀ ਇੱਕ ਚੱਲ ਠੀਕ ਆ ਕੋਈ ਨੀ ਲੈ ਛਡਾਗੀ ਤੇ ਅਜੀ ਆਹ ਏਧਰ ਜਾਦਾ ਮਹਿੰਗਾ ਵਾ ਮੈ ਤੈਨੂੰ ਪੈਸੇ ਦੇ ਦੂਗੀ ਵਿੱਚ ਵਾਧਾ ਕਾਟਾ ਪਾਈ ਕਈ ਬਾਰੀ ਕਰ ਹੁੰਦੀ

ਹਮ ਹਮ

ਆਹ ਇਹ ਵੀ ਗੱਲ ਹੈ ਇਹ ਵੀ ਗੱਲ ਹੇਗੀ ਆ ਆਹ ਜੇਹੜੀ ਮਲਕਾ ਕਹਿਣ ਡੀ ਓਹਦਾ ਕੱਪੜੇ ਦਾ ਫਰਕ ਹੋਏਗਾ

ਠੀਕ ਆ ਠੀਕ

ਤਾਹੀ ਤੇ ਇਹ ਫੇਰ ਇਹ ਫੇਰ ਸਿਨਦੀ ਸੁਦੀ ਆ ਨਾ ਇਹਨੂੰ ਪਤਾ ਵਾ ਕੱਪੜੇ ਦਾ ਸੀ ਦਿੱਤਾ ਹੋਣਾ ਵਾ ਮੈ ਤੈਨੂੰ ਦਖਾਵਾਂਗੀ ਪਲਾ ਵੇਖੀ ਉਹ ਆਲ ਓਵਰ ਸੂਟ ਲੈ ਕੇ ਤੇ ਨਾਲ ਬੰਦਾ ਪਿਉਰ ਦਾ ਦੁੱਪਟਾ ਲਏ ਤੇ ਕਿੰਨਾ ਸੋਹਣਾ ਲਗਦਾ

ਉਹ ਤੇ ਲੈਂਦੀ ਉਹ ਟਾਈ ਸੋ ਰੁਪਈਆ ਲਿਆ ਸੀ ਓਹਨੇ ਆਹ ਤੇ ਟਾਈ ਸੋ ਰੁਪਈਆ ਲੈਂਦੇ ਸਿੰਪਲ ਦਾ ਤੇ ਤੂੰ ਸਿੰਪਲ ਸਵਾਯਾ ਸਪਨਾ ਨਹੀਂ ਮੈ ਸਿੰਪਲ ਤੇ ਨੀ ਬਣਵਾਇਆ ਮੈ ਆਪਣਾ ਸਲਵਾਰ ਬਣਵਾਈ ਉਚੇਆ ਵਾਲੀ ਤੇ ਨਾਲ ਮਤਲਬ ਕਿ ਬੈੱਕ ਸਾਈਡ ਤੇ ਲਟਕਣ ਲਵਾਏ ਆ

ਫਰ ਕੋਈ ਨੀ ਟਾਈ ਸੋ ਹੀ ਠੀਕ ਆ ਤੂੰ ਅਜੇਆ ਕਰੀ ਸਾਡੇ ਕੋਲੋਂ ਹੀ ਸਵੋਨ ਕੋਈ ਨੀ ਤੇਰੇ ਕੋਲ ਸਵਾ ਲਿਆ ਕਰਾਂਗੇ ਆਹ ਉੱਥੇ ਵੀ ਫਿਟਿੰਗ ਵਧਿਆ ਬਣਾਉਂਦੀ ਆ

ਠੀਕ ਆ ਆਜਾਗੇ ਆਪਾ ਤੇਰੇ ਕੋਲ ਸਵਾਲਾਗੇ ਹੁਣ ਮੇਹਾ ਪੈਸੇ ਦੇਣੇ ਕਮ ਕਰੋਣਾ ਆਹੋ ਇਹ ਤੇ ਗੱਲ ਹੈ ਜਦੋ ਆਪਣੀ ਨਾਲੇ ਕਮ ਕਰਦੀ ਫੇਰ ਬਾਹਰੋਂ ਕਾਲੀ ਸਵੌਣਾ ਆਹ

ਕਿਉਂਕਿ ਥੋੜਾ ਜਾ ਰਹਿ ਗਿਆ ਕਮ ਸਿਖ ਕੇ ਜਾ ਕੇ ਤੇ ਫੇਰ ਇਹਨੇ ਉਹ ਪਾ ਲੈਣੀ ਆ ਆਪਣੀ

ਆਹ ਆਪਣੀ ਆ ਤੈਨੂੰ ਪਤਾ ਆਪਣੀ ਆ ਆਪਣੇ ਕਮ ਦਾ ਫੇਦਾ ਬੜਾ ਵਾ ਮੜ ਜੀ ਸੀਣ ਮਾਰ ਲੈ ਆਈ ਦੀ ਏ ਕੱਪੜਿਆਂ ਨੂੰ

ਅਹ ਮੈਂ ਤਾ ਆਪ ਹੁਣ ਸਪਨਾ ਮਸ਼ੀਨ ਲੈਣੀ ਆ ਆਹ ਆਹ ਨਹੀਂ ਮਸ਼ੀਨ ਵਧਿਆ ਵਾ ਪੈਰਾਂ ਵਾਲੀ ਘਰ ਲਈ ਮਸ਼ੀਨ ਲਈ ਹੋਵੇ ਤੇ ਬੰਦਾ ਸੀਂਦਾ ਪਰੋਂਦਾ ਰਹਿੰਦਾ ਵਾ

ਆਹ ਨਹੀਂ ਚਲ ਓਹਨੂੰ ਹਨਾ ਨਾਲੇ ਜਾ ਕੇ ਥਾਲੀ ਵੰਦਨਾ ਨੂੰ ਕਿਹਾ ਮੇਹਾ ਅਜ ਦੋਵੇਂ ਕੱਠੇ ਚਲਜੇਆ ਕਰਾਂਗੇ ਕੱਠੇ ਅਜੇਆ ਕਰਾਂਗੇ ਚਲੀਏ ਤਾ

ਚਲ ਠੀਕ ਆ ਚੰਗਾ ਫੇਰ ਓਕੇ ਬਾਏ

ਠੀਕ ਆ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

ਅਗਵਾ ਕਰਕੇ ਲੈ ਆਇਆ ਸੀ। ਅਤੇ ਉਹਨਾਂ ਦੇ ਹਨੂੰਮਾਨ ਦੇ ਸੂਰਵੀਰ ਰਾਜਾ ਨੂੰ ਮਾਰ ਕੇ ਆਪਣੀ ਪਤਨੀ ਨੂੰ ਜੰਗਲ ਚ ਛੁੱਡਾ ਲਿਆਏ ਸੀ। ਇਹ ਬਹੁਤ ਵਧੀਆ ਤਿਓਹਾਰ ਹੈ। ਇਹ ਪੰਜਾਬ ਵਿੱਚ ਬਹੁਤ ਵਧੀਆ ਤਰੀਕੇ ਨਾਲ ਮਨਾਇਆ ਜਾਂਦਾ ਹੈ। ਇਸ ਨੂੰ ਪੰਜਾਬ ਦੇ ਵਿੱਚ